ਅੱਛਾ ਤੇ ਕਹਿਣਡੀ ਇਧਰ ਕੋਈ ਝੋਨਾ ਤਾਨੀ ਹੋ ਗਿਆ ਮੈ ਕਿਹਾ ਨਾ ਤੇ ਕਹਿੰਦੀ ਪੀ ਤੇ ਮੈ ਕਿਹਾ ਹੋਰ ਤੂੰ ਸਣਾ ਕਹਿੰਦੀ ਪੀ ਮੈ ਪੈ ਗੀਆਂ ਆਸ਼ੂ ਹੁਨਾ ਨੂੰ ਛੁਟੀਆਂ ਕਹਿਨੀ ਪੀ ਇਧਰ ਬਾਰਵੇ ਮਹੀਨੇ ਛੁਟੀਆਂ ਪੈਂਦੀਆਂ ਆ

ਪੀ ਹੁਣ ਨੀ ਪੈਣੀਆਂ ਝੋਨਿਆਂ ਚ ਨੀ ਪੈਣੀਆਂ ਨਾ ਉਧਰ ਬਾਰਵੇ ਮਹੀਨੇ ਛੁਟੀਆਂ ਪੈਣੀਆਂ ਵਾ ਜਦੋ ਇਧਰ ਅੱਛਾ ਉਦੋ ਹੁਣ ਆਣਾ ਬਾਰਵੇ ਮਹੀਨੇ ਆਹੋ ਤੇ ਅੱਛਾ

ਲੇਹ ਲਦਾਖ ਅੱਛਾ ਲੇਹ ਮੁਡੇ ਦੋਵੇ ਲੱਗ ਗੇ ਨਾ ਕੁੜੀ ਛੱਡਗੀ

ਪੈ ਗੀਆਂ ਛੁਟੀਆਂ ਨਿਆਣੇ ਨਿਆਣੇ ਹੁਣ ਫਿਰਨ ਇਧਰ ਤੇ ਪੈ ਗੀਆਂ ਉਧਰ ਨੀ ਨਾ ਪੈਂਦੀਆਂ ਛੁਟੀਆਂ ਉਧਰ ਦਸ ਬਜੇ ਸਕੂਲ ਲੱਗਦਾ ਤੇ ਚਾਰ ਬਜੇ ਸਕੂਲ ਛੁਟੀ ਹੁੰਦੀ

ਹਮ ਪਤਾ ਨੀ ਉਧਰ ਤੇ ਗਈ ਦੋ ਤੇ ਚੋਦਾ ਨੀ ਉਹਨੂੰ ਜਦੋ ਫੋਨ ਆਂਦਾ ਨਾ ਬੱਬੂ ਨੂੰ ਮੈ ਪੁਛਦੀ ਹੁੰਦੀ ਆ ਕਹਿੰਦੀ ਭੂਈ ਇਧਰ ਆ ਅੱਸੀ ਰੁਪਏ ਕਿਲੋ ਖੰਡ ਬੜੀ ਮਹਿਗੀ ਹਨਾ ਆਹੋ

ਤੇ ਇਨੇ ਦੀ ਪਜਾਹ ਦੀ ਪਾਈਆ ਸੱਠਾ ਦੀ ਪਾਈਆ ਦਾਲ

ਹਮ ਤੇ ਅੱਸੀ ਰੁਪੀਏ ਕਿਲੋ ਦੁਧ ਉਹੋ ਸੱਤਰ ਰੁਪੀਏ ਕਿਲੋ ਆਲੂ ਅੱਸੀ ਰੁਪੀਏ ਕਿਲੋ ਆਲੂ ਜਿਹੜੇ ਅੱਸੀ ਰੁਪੀਏ ਕਿਲੋ ਉਧਰ

ਤੇ ਮੈ ਪੁਛਦੀ ਹੁੰਦੀ ਸਾਰੀਆਂ ਚੀਜਾ ਮੈ ਕਿਹਾ ਬਤਾਊ ਇਧਰ ਕਿਸ ਤਰਾ ਕਹਿੰਦੀ ਸੱਤਰ ਰੁਪੀਏ ਕਿਲੋ ਬਤਾਉ

ਬੜਾ ਰੇਟ ਉਧਰ ਹਨਾ ਕਮਾਉਣਾ ਕੀ ਤੇ ਖਾਣਾ ਕੀ

ਤੇ ਇਹ ਵੀ ਕਰਦੀ ਕੋਈ ਕੰਮ ਡੱਬੂ ਵੀ ਕਰਦੀ ਇਹ ਨਣਾਦ ਭਰਜਾਈ ਰਹਿੰਦੀਆਂ ਅੱਛਾ ਹਮ ਨਿਆਣੇ ਸਕੂਲ ਛੱਡ ਆਉਂਦੀਆਂ ਟੈਮ ਨਾਲ ਛੱਡ ਕੇ ਆਉਂਣਾ ਤੇ ਚਾਰ ਬਜੇ ਲੈਕੇ ਆਉਣਾ

ਦੁਰ ਹੋਣਾ ਹਨਾ ਆਹੋ ਦੁਰ ਆ ਕਹਿੰਦੀ ਭੂਈ ਇਕੱਲੇ ਰੋਡ ਬਹੁਤ ਵਾਗਦਾ ਉਧਰ

ਇਦਾ ਖੁਲੇ ਛੱਡੇ ਹੋਣੇ ਹਨਾ

ਹਮ ਠੀਕੇ ਹਮ ਇਹ ਪੀ ਉਧਰ ਦਿਹਾੜੀ ਦਿਹੁੜੀ ਵਦੀਆਂ ਪੀ ਦੀਪ ਕਹਿੰਦਾ ਭਾਬੀ ਮੇਰਾ ਕੰਮ ਇਧਰ ਟੈਲ ਦਾ ਚੰਲਣ ਡਿਆ ਬਹੁਤ ਕਮਾਈ ਅੱਛਾ

ਹਮ ਠੀਕ ਉਹਦੇ ਭਰਾ ਭਰੂ ਗਏ ਬਹੁਤ ਸੋਹਣੇ ਉਹਨਾ ਭਰਾਵਾ ਦੇ ਬਣਾਏ ਇਹਦੇ ਦੋਵੇ ਭਰਾ ਉਧਰੇ ਰਹਿੰਦੇ ਆ

ਵੱਡੀ ਨੂੰ ਵੀ ਸੱਤਵਾ ਮਹੀਨਾ ਉਹ ਇਧਰ ਹੀ ਆ ਤੇ ਘਰ ਵਾਲਾ ਉਧਰ ਨਿਕੀ ਨਾਲੇ

ਅੱਛਾ ਅੱਛਾ ਨਿਕੇ ਦੇ ਨਿਆਣੇ ਵੀ ਹੋਣੇ ਹਨਾ?

ਠੀਕੇ ਹੋਰ ਫਿਰ ਹਾ ਹਾ ਵਧੀਆਂ ਤੂਸੀ

ਆਪਾ ਦੋ ਭੈਣਾਂ ਦੋ ਭਰਾਂ ਅੱਛਾ ਠੀਕੇ ਜਾਂਦੇ ਨੀ ਭੈਣਾਂ ਕੋਲ

ਗਏ ਨੀ ਮੈਖਾ ਜਾਂਦੇ ਨੀ ਮੈਖਾ ਜਾਂਦੀ ਆ ਜਦੋ ਪਿੰਡ ਜਾਈਏ ਮੇਰੀ ਭੈਣ ਇੱਕ ਗਾਦਰੀ ਆ ਪਿਹਲੇ ਜਦੋ ਇਥੋਂ ਗਈਏ ਤੇ ਪਹਿਲੇ ਆਪਣੀ ਭੈਣ ਕੋਲ ਖਲੋ ਜਾਣਾ ਫਿਰ ਉਥੋੇਂ ਚਾਹ ਪਾਣੀ ਪੀਕੇ ਤੇ ਰਾਤ ਪਿੰਡ ਰਹਿਣਾ ਫਿਰ ਜਦੋ ਆਪਣੇ ਪਿੰਡ ਜਾਈਏ ਫਿਰ ਹਾ ਉਧਰੋ ਲੰਘਦੇ ਹੁੰਦੇ ਹਮ ਫਿਰ ਗੋਲਟੀ ਨੂੰ ਤਾ ਪਤਾ ਸਾਡੇ ਘਰ ਦਾ ਹਾ ਦੱਸਿਆ ਇੱਕ ਦੋ ਵਾਰੀ ਇਹਨੇ ਕਹਿੰਦਾ ਇਧਰ ਆ ਉਹਨਾ ਦਾ ਘਰ ਨੀ ਸਾਡਾ ਸੜਕ ਦੇ ਉਤੇ ਈ ਆ ਹਮ ਹਮ ਸੜਕ ਦੇ ਉਤੇ ਸਾਡਾ ਘਰ ਇਹ ਗੋਲਡੀ ਤਾ ਗਿਆ ਇਹਨੂੰ ਪਤਾ ਸਾਡਾ ਘਰ

ਹਮ ਤੂੰ ਨੀ ਗਈ

ਤੇ ਉਹ ਸਾਰੇ ਚਾਚੀ ਲਾਡੀ ਚਾਚੇ ਹੁਨੀ ਸਾਰੇ ਗਏ

ਨਾ ਅੱਜ ਕੱਲ ਦੀ ਗਰਮੀਆਂ ਚ ਅੱਛਾ ਅੱਛਾ ਮੈਨੂੰ ਨੀ ਪਤਾ ਹਾ ਮਹੀਨੇ ਹੋਈ ਹਮ ਕਿੰਨੇ ਦਿਨ ਹੋਗੇ ਮੈ ਫੋਨ ਵੀ ਨੀ ਪਿੰਡ ਕੀਤਾ ਇੱਕ ਦਿਨ ਚਾਚੀ ਲਾਡੀ ਨੂੰ ਕਹਿਣਡੀ ਕਹਿੰਦੀ ਤੇ ਮੈ ਕਿਹਾ ਮੈਨੂੰ ਪਤਾ ਨੀ ਸਾਡੇ ਪਿੰਡ ਹੋਈ ਕ ਨਹੀਂ ਹੋਈ ਅੱਛਾ ਹਾ ਹੁਣ ਗਰਮੀ ਚ ਬੜੀਆਂ ਹੁੰਦੀਆਂ ਹੁੰਦੀਆਂ ਕਦੇ ਕਿਤੇ ਕਦੇ ਕਿਤੇ ਉਦਾ ਵੀ ਜਾਂਦੇ ਪਿਛਲੀ ਗਰਮੀਆਂ ਚ ਹੈਪੀ ਜਾਂਦਾ ਰਿਹਾ ਲੈਕੇ ਆਹੋ ਨੀ ਲੈਕੇ ਜਾਂਦਾ ਰਿਹਾ ਕਿਤੇ ਹੋਰ ਗਏ

ਹੁਣ ਲੋਕ ਕਰਾਉਂਦੇ ਗਰਮੀ ਚ ਕਦੇ ਕਿਤੇ ਕਦੇ ਕਿਤੇ ਆਹੋ ਆਹੋ ਕੋਣ ਚਾਚੀ ਸ਼ਿੰਦਾ ਕਹਿੰਦੀ ਹਾਏ ਥਾਡਾ ਘਰ ਉਥੇ ਕਿਡਾ ਸੋਹਣਾ ਤੇ ਮੈ ਹੁ ਆਹੋ ਚੱਲ ਰੱਬ ਆਪੇ ਬਣਾਉਗਾ ਸੋਹਣਾ

ਮੈ ਆਪੇ ਰੱਬ ਬਣਾਉ ਸੋਹਣਾ ਤੇ ਕਰੂਗਾ ਆਹੋ ਅੱਗੇ ਆਹ ਸਾਡੇ ਘਰ ਸੋਨੀਆਂ ਗਈ ਤੇ ਮੈ ਕਿਹਾ ਗਾਹਾ ਆਜਾ ਤੇ ਕਹਿੰਦੀ ਨਹੀ ਮੇਰੇ ਲੀੜੇ ਬੜੇ ਗੀਲੇ ਮੈ ਕਿਹਾ ਇਥੇ ਬੜਾ ਉਹ ਲੱਗਾ ਪੱਥਰ ਲੱਗਾ ਮੈ ਗਿਲਾ ਹੋ ਜਾਣਾ ਮੈ ਗਾਹਾ ਆਹਾ ਹੋਰ ਕੀਏ ਅੱਛਾ ਤੇ ਕਹਿੰਦੀ ਰੱਬ ਦੇ ਕੇਰਾ ਮਾਹ ਮਰੇ ਰੱਬ ਪੱਥਰ ਵੀ ਲਾਉ

ਬੱਚੇ ਸਾਡੇ ਉਹ ਵੀ ਦੁਆ ਕਰੇ ਸਾਰਾ ਪਰਿਵਾਰ ਬਹਿ ਕੇ ਨਾ ਦੁਆ ਕਰੀਏ ਹੋਰ ਕੁਛ ਨੀ ਮੈਨੂੁੰ ਚਾਹੀਦਾ ਆਹੋ ਇਹ ਤੇ ਹੈ ਇਹ ਨੀ ਬਸ ਚਾਹੀਦਾ ਹਮ ਹਮ ਮੈਨੂੰ ਇਹ ਨੀ ਕਿ ਵਧੀਆਂ ਘਰ ਬਣਜੇ ਪੀ ਇਹ ਸਾਡਾ ਸਾਰਿਆਂ ਦਾ ਮੇਰੇ ਨਿਆਣਿਆਂ ਦਾ ਜੀਵਨ ਪੱਧਰ ਬਦਲ ਜੇ ਹੋਰ ਨੀ ਮੈਨੂੰ ਕੁਛ ਚਾਹੀਦਾ

ਅਸੀ ਕਰਦੇ ਨੀ ਆਪਾ ਦੇਵੇ ਨੀ ਕਰਦੇ

ਅਸੀ ਦੋਵੇ ਨੀ ਕਰਦੇ ਦੁਆ ਹਾਏ ਦੂਆ ਤੈਨੂੰ ਆਤਮਾ ਛੁਦ ਤੂੰ ਦੁਆ ਕਰਿਆ ਕਰ ਤੂੰ ਦੇਖੀ ਹਮ ਮੈ ਕਰਦੀ ਉਧਰ ਵੀ ਕਿਹਾ ਵਾ ਤੂੰ ਦੁਆ ਕਰਿਆ ਕਰ ਮੈ ਕਰਦੀ ਨੀ ਜੀਅ ਜਾ ਨੀ ਕਰਦਾ ਮੇਰਾ ਦੁਆ ਕਰਨ ਨੂੰ ਸਿਰ ਜਾ ਭਾਰਾ ਹੋ ਜਾਂਦਾ ਤੇ ਕੋਈ ਨੀ ਚਾਚੇ ਨਾਲ ਗੱਲ ਕਰਕੇ ਨਾ ਚਾਚੇ ਤੋ ਦੁਆ ਕਰਾਈ ਜਾਦਾ ਪਰੇਅ ਕਰਿਆ ਕਰ ਦੇਖੀ ਰੱਬ ਨੇ ਕੀਨੀਆਂ ਸੋਹਣੀਆਂ ਚੀਜਾ ਦੇਣੀਆਂ ਹਮ ਹਮ ਆਹੋ ਇਹ ਤੇ ਹੈ ਰੱਬ ਹਮ ਕੁੜੀਆਂ ਤੇਰੀਆਂ ਚੱਲ ਹਜੇ ਸਿਆਣੀਆਂ ਉਹ ਕਿਹੜਾ ਤੂੰ ਉਹਨਾ ਨੂੰ ਚੁਕ ਕੇ ਬਹਿੰਦੀ ਤਿੰਨ ਟੈਮ ਦੁਆ ਕਰਿਆਂ ਕਰ ਤੇ ਬੰਦਾ ਕਿਸੇ ਦੇ ਲਾਗੇ ਬਹੇ ਨਾ ਖਲੋਏ ਨਾ ਆਪਣੇ ਤੇ ਚੱਲ ਦਵਾਅ ਦੇ ਵਿਚ ਰਹੇ ਵਚਨ ਪੜ ਲੈਂਦੀ ਤੂੰ ਨਾ ਨਾ ਮੈ ਪੜੇ ਨੀ ਹਮ ਚੱਲ ਦੁਆ ਕਰਿਆ ਕਰ ਹਮ ਗੋਲਡੀ ਦੁਆ ਕਰਿਆ ਕਰ ਹਮ ਉਹ ਪਹਿਲੇ ਕਰਦਾ ਹੁੰਦਾ ਹੁਣ ਕਰਦਾ ਨੀ ਹਾਏ ਹਮ ਹੋਰ ਫਿਰ

ਹੋਰ ਹਾ ਠੀਕ ਠੀਕੇ

ਨੋ ਤਰੀਕ ਨੋ ਨੂੰ ਜਾਣਾ ਪਿੰਡ ਆਪਣੇ ਚੰਗਾ ਫਿਰ ਸਿਹਮਾ ਚੱਲ ਠੀਕੇ ਤੈਨੂੰ ਪਤਾ ਹੈ ਮੰਮੀ ਕਹਿੰਦੀ ਸੀ ਤੈਨੂੰ ਮੇਰਾ ਉਹ ਕਰਨ ਦਿੱਤਾ ਸੀ ਨਾ ਉਹ।

ਜ਼ਿਆਦਾ ਨਾ ਬੋਲ ਆਹੋ ਜਿਨ੍ਹਾਂ ਕੰਮ ਕੀਤਾ ਸੀ। ਮੰਮੀ ਕਹਿੰਦੀ ਸੀ ਕੀ ਇਹਨੂੰ ਸਤਰਾਂ ਟੀਕਾ ਲਗਵਾ ਦੇ ਹਮ ਹੋਰ।

ਅੱਛਾ ਅੱਛਾ ਉੱਪਰ ਦੇ ਜਿਨ੍ਹਾਂ ਨੇ ਲਗਵਾਇਆ ਉਹ ਸਾਡੇ ਵੇੜੇ ਦੇ।

ਹੋਰ ਉਹ ਕਿੱਦਾਂ ਮੰਮੀ ਨੂੰ? ਹੈਗੀ ਉਹ। ਤੈਨੂੰ ਨੂੰ ਕਿ ਪਤਾ ਕੀ ਉਹਨੇ ਵਿਆਹ ਕਹਿੰਦੇ ਲਈ ਕਰਾਇਆ ਸੀ ਉਹ ਤਾ ਕਹਿੰਦੀ ਸੀ ਕੀ ਇੱਕ ਮੁੰਡੇ ਨੂੰ ਕੀਤਾ ਕੈਨੇਡਾ ਵਾਲਾ।

ਉਹਦਾ ਪਤਾ ਨਹੀਂ ਕੀ ਇਹਨੇ ਕੀਤਾ ਵਾ ਕੇ ਰਜ਼ੀ ਨੇ ਕੀਤਾ। ਕਯਾ।

ਅੱਛਾ ਜਿਹੜੀ ਚੂਸ। ਹਾਂ ਉਹਦੇ ਰਿਸ਼ੇਤਦਾਰੀ ਵਿੱਚ ਹੈ। ਅੱਛਾ ਠੀਕ ਹੈ ਫੇਰ। ਉਹ ਤਾ ਆਉਂਦੇ ਨਹੀਂ ਇਸ਼ੂ ਨੂੰ ਨਹੀਂ ਹੋ ਸਕਦਾ ਯਾਦ।

ਇਸ਼ੂ ਕਹਿੰਦੀ ਮੈਨੂੰ ਕੌਣ ਪੁੱਛਦਾ? ਜਵਾਈ ਹੈ ਉਹ। ਇਸ਼ੂ ਦਾ ਜਵਾਈ ਹੈ। ਇਸ਼ੂ ਦਾ ਜਵਾਈ ਹੈ ਮੈਨੂੰ ਕਹਿੰਦਾ ਮਾਸੀ ਜੀ ਪੈਰੀ ਪੈਣਾ

ਇਸ਼ੂ ਨੂੰ ਕਹਿੰਦਾ। ਮੈਂ ਤੇ ਕਦੇ ਮਿਲੀ ਵੀ ਨਹੀਂ ਉਹਨੂੰ?

ਮਾਸੀ ਜੀ ਪੈਰੀ ਪੈਣਾ ਦੇਖਿਆ ਕਹਿੰਦਾ ਮਾਸੀ ਜੀ ਪੈਰੀ ਪੈਂਦਾ ਇਹਨਾਂ ਗੁੱਸਾ ਚੜਿਆ ਕੀ ਤੂੰ ਬਾਰ ਬਾਰ ਫ਼ੋਨ ਕਰੀ ਜਾਏ ਬਾਰ ਬਾਰ ਫ਼ੋਨ ਕਾਰੇ ਬੁੱਢੇ ਨਾਲ ਕੋਈ ਗੱਲ। ਸ਼ਰਮ ਆਉਂਦੀ ਹੋਣੀ ਉਹਨੂੰ ਮਾਤਾ ਕਹਿੰਦੀ? ਨਹੀਂ ਇਸ਼ੂ ਜਿਹੜਾ ਹੋਇਆ ਸੀ ਵਿਆਹ ਜ਼ਿਆਦਾ ਜਲਦੀ ਤੇ ਨਹੀਂ ਕੀਤੀ ਮੁੰਡਾ ਵੇਖਣ ਚੱਲੇ ਗਏ। ਹੋਰ ਹੀ ਜ਼ਿਆਦਾ ਕਰਤੀ ਇਹਨੇ ਜਲਦੀ। ਉਹ ਤੇ ਘੁੰਮਦੀ ਫ਼ਿਰਦੀ ਰਹਿੰਦੀ ਸੀ ਕਦੀ ਕਿੱਥੇ ਪਾਇਆ ਤੇ ਕਿੱਥੇ ਪਈ ਸੁਣਾਇਆ ਉਹਦੇ ਬਾਰੇ ਨੀਤੂ ਨੇ। ਅੱਛਾ।

ਚੱਲੋ ਕੋਈ ਨਹੀਂ ਮੁੰਡਿਆਂ ਤਿਨੋ ਹੀ ਹੈ।

ਚੱਲ ਹੋਣ ਤੇ ਜਾ ਮਾਸੀ ਦੀ ਉਮਰ ਵੀ ਵੱਡੀ ਹੈ ਆਪਣੀ ਹੈ ਰਾਤੀਂ ਚੱਲੇ ਜਾਈਏ ਮਾਸੀ ਦੇ ਘਰ ਦਮਨ ਤੇ ਤੋਂ ਰਹਿ ਲਿਓ। ਮੈਂ ਤੇ ਬਹੁਤ ਘਟ ਗਈ ਹੋਈ ਹਾਂ ਉ ਸਾਡੇ ਘਰ ਤੋਂ ਦੋ ਕਿਲੋ ਮੀਟਰ ਰਹਿ ਜਾਂਦਾ ਹੈਹਦੇ ਘਰ ਬਹੁਤ ਜ਼ਿਆਦਾ ਘੱਟ। ਸਾਡੇ ਘਰ ਤੋਂ ਦੋ ਕਿਲੋ ਮੀਟਰ ਰਹਿ ਜਾਂਦਾ ਹੈ।

ਜੇ ਜਾਉਗੀ ਮਾਸੀ ਦੇ ਰਾਤ ਰਹਿਣਾ ਮੈਂ ਤੇ ਕਦੇ ਮਾਸੀ ਦੇ ਇੱਕ ਵਾਰੀ ਰਾਤ ਰਹੀ ਉਸ ਤੋਂ ਬਾਅਦ ਮੈਂ ਕਦੇ ਰਾਤ ਨਹੀਂ ਰਹੀ ਉਹ ਵੀ ਮੈਂ ਛੁੱਟੀ ਜਿਹੀ ਸੀ ਮੈਂ ਕਹਿਆ ਮੈਂ ਮਾਸੀ ਦੇ ਰਹਿਣ ਮੈਂ ਮਾਸੀ ਦੇ ਜਾਣਾ। ਮੈਂ ਵਿਆਹ ਨੂੰ ਹੀ ਗਈ ਸੀ ਦੀਦੀ ਦੇ ਉਸ ਤੋਂ ਬਾਅਦ ਨਹੀਂ। ਵਿਆਹ ਹੈ ਵਿਆਹ ਮੈਂ ਮਾਸੀ ਤੇ ਜਾਣਾ ਮੈਂ ਮਾਸੀ ਦੇ ਜਾਣਾ ਮੈਂ ਮਾਸੀ ਦੇ ਜਾਣਾ। ਇੱਕ ਰਾਤ ਰਹੀ ਉਸ ਤੋਂ ਮੈਂ ਮਾਸੀ ਦੇ ਕੱਪੜੇ ਲੈ ਜਾਈਏ ਮੈਂ ਕਹਿਆ ਤੁਸੀ ਲੈ ਆਓ ਮੈਂ ਕਹਿਆ ਮੈਂ ਨਹੀਂ ਜਾਣਾ ਤੁਸੀ ਲੈ ਆਓ। ਮਾਸੀ ਦੇ ਨਾਲ ਹੀ ਜਾਣਾ ਮਾਸੀ ਕੋਲ ਹੀ ਜਾਣਾ ਮਾਸੀ ਰਾਣੀ ਤਾਂ ਅੰਮ੍ਰਿਤ ਭੋਜਨ ਹੀ ਹੈ। ਮਾਸੀ ਕਹਿੰਦੀ ਰੋਟੀ ਜ਼ਿਆਦਾ ਖਾਂਦੀ। ਆਪਣੀ ਦੋਹਤਿਆਂ ਵਰਗੀ ਪਤਾ ਨਹੀਂ ਮਾਸੀ ਉਹਨੂੰ ਕਿਦਾਂ ਰੱਖਦੀ।

ਹੋਰ ਫ਼ੇਰ ਕਹਿੰਦੀ ਮੈਨੂੰ ਇਹਨਾਂ ਗੁੱਸਾ ਆਇਆ ਕੀ ਇੱਕੋ ਜੀ ਦਵਾ ਕਿਉਂ ਨੀ ਲੈਕੇ ਗਈ? ਕਯਾ ਲੱਗਣਾ। ਉਹ ਆਮ ਹੀ ਬੋਲਦੀ ਹੈ ਕਹਿੰਦੀ ਹੈ ਮਾਸੀ ਰਾਤ ਰਹਿ ਲੈ ਲੈ ਆਜਾ ਰਾਤ ਰਹਿ ਲੈ। ਮਾਸੀ ਕਦੇ ਵੀ ਨਹੀਂ ਰਹਿਣਾ। ਮਾਸੀ ਕਹਿ ਹੈ ਪਰ ਮਾਸੀ ਦਾ ਦਿਲ ਨਹੀਂ ਹੁੰਦਾ।

ਮੈਨੂੰ ਕਹਿੰਦੀ ਜਾਣਾ ਹੈ ਤੋਂ ਕਿੰਨੇ ਦਿਨ ਤੋਂ ਮੈਨੂੰ ਆਰਾਮ ਨਹੀਂ ਕਰਨ

ਮੈਨੂੰ ਫੜ ਲੈ ਨਾਲ ਲੱਗੀ। ਥੋੜੇ ਜਹਿਆ ਹੋਲੀ ਕਰਦੇ। ਇੰਤਜਾਮ ਕਰੀ ਬੰਦੇ ਦੀ ਅਗੋ। ਆਲੂ ਦੀਆ ਪਰੌਠਿਆਂ ਬਣਵਾ ਲਾਇਆਂ ਹੁਣ ਕਹਿੰਦੀ ਤੱਕੜੇ ਨੂੰ ਜਾਣਾ। ਹ। ਸੁਜਾਯਾ ਨਹੀਂ ਨਹੀਂ ਚੱਲੋ ਤੁਹਾਡੀ ਬੱਸ ਲੰਘ ਜਾਣੀ। ਖਾਲੀ ਹੱਥ ਜਾਵਾ ਜਾਓ ਜਿਹਦਾ ਮਰਜ਼ੀ ਦੁੱਧ ਦਹੀ ਲਿਆ ਲਿਆ ਕੇ ਬਰਗਰ ਖਾ ਲਾਏ ਜੇ।

ਹਨ ਵੀ ਹੋਲੀ ਹੋਲੀ ਸਕੂਟਰੀ ਤੇ ਲੈ ਜਾਂਦਾ ਮੈਨੂੰ ਤੇ ਪਤਾ ਹੈ। ਹੋਲੀ ਹੋਲੀ ਸਕੂਟਰੀ ਤਾ ਮੈਂ ਲੈ ਜਾਵਾਂ ਗਈ ਤੁਹਾਨੂੰ ਉੱਥੇ ਮੰਦਿਰ ਵੇਖ ਕੇ ਲਿਆਈ ਮੰਦਿਰ ਦਿਖਾ ਕੇ।

ਪਤਾ ਨਹੀਂ ਮੇਰੇ ਕਿਹੜੇ ਹੈ।

ਸ਼ਰਾਬ ਦੀ ਕਿੰਨਾ ਕੋ ਵਧੀਆ ਹੈ? ਸ਼ਰਾਬ ਨੂੰ ਉਹ ਦਿਨ ਹੀ ਲੈ।